ਮੈਂ ਤਾਂ ਇਹ ਕਹੂੰਗੀ ਕਿ ਉਹਦਾ ਸਕੂਲ change ਕਰੋ ਤੁਸੀਂ ਨਹੀਂ ਕਿਉਂ study ਚ ਕੋਈ ਲੱਗਦਾ ਹੈ ਕੁੱਝ ਫ਼ਰਕ ਨਹੀਂ ਫ਼ਰਕ ਤਾਂ ਇਹ ਹੈ ਕਿ ਉਸ ਚ change ਆਨਾ ਜਰੂਰੀ ਏ ਉਹਦੀ ਅੰਦਰੋ ਜਿਹੜੀ growth ਹੈ ਹੋਰ

ਉਹ activity ਬਹੁਤ ਜਿਆਦਾ ਕਰਾਉਂਦੇ ਨੇ ਤੇ ਬੱਚੇ ਦਾ ਪ੍ਰੇਕ ਹੋਰ theory ਦੇ ਨਾਲ ਨਾਲ practical ਵੀ ਬੱਚਾ ਬਹੁਤ ਜਿਆਦਾ ਜਿਵੇਂ OPBansal ਆਲੇ ਬੱਚੇ ਆ

practical ਤਾਂ ਵੈਸੇ ਇੱਧਰ ਵੀ ਕਰਾਉਂਦੇ ਨੇ ਬਾਕੀ

but ਨਹੀਂ ਬਹੁਤ ਜਿਆਦਾ change ਹੈ ਉਹ ਚ ਬੱਚੇ ਹੁਣੇ ਤੋਂ ਹੀ ਛੋਟੇ ਬੱਚੇ ਆਪਣੇ ਆਪ english ਚ ਕੁੱਝ ਲਾਈਨਾ ਬੋਲਦੇ ਏ ਉੱਥੇ stage ਤੇ ਵੀ ਕਰਦੇ ਨੇ ਬੱਚੇ ਆਪ prepare ਹੋ ਕੇ ਅਲੱਗ ਅਲੱਗ ਤਰ੍ਹਾ ਦੇ sports wise ਵੀ ਬਹੁਤ ਵਧੀਆ ਉੱਧਰ

ਉਹ ਤਾਂ ਹੈ ਅੱਜਕੱਲ ਦੇ time ਦੇ ਹਿਸਾਬ ਸਿਰ ਤਾਂ ਫੇਰ development ਤਾਂ ਚਾਹੀਦੀ ਹੀ ਏ

ਦੇਖੀਏ ਉਹ ਵੀ ਬਹੁਤ ਵਧੀਆ ਉਹਦੀ but ਉਸ ਚ ਨਾ ਹਲੇ ਉਹ change ਨਹੀਂ ਹੈਗਾ ਕਿ ਉਹ ਆਪਣੇ ਆਪ ਲਾਈਨਾ ਬਣਾ ਸਕੇ ਹਾਂ ਇਹ ਤਾਂ ਹੈ

ਬੱਚੇ ਆ ਛੋਟੇ ਕਰ ਲੈਨੇ ਆ OPBansal ਜਿਵੇਂ ਕਰਦੇ ਆਪਾਂ ਜੀਸਸ ਵੀ ਲਾਲੀਏ ਆਪਾਂ ਹੋਰ ਚ ਤੇ ਉਹ ਕਰਦੇ ਆ ਬੱਚੇ ਇੱਦਾ ਆਪਣੇ ਆਪ ਤੇ confidence ਨਹੀਂ ਹੈਗਾ ਇਹਦੇ ਚ ਵੀ ਮੈਂ ਕਰਲੂੰਗਾ ਉੱਦਾਂ ਤਿਆਰੀ ਵੀ ਨਹੀਂ ਕਰਾਉਂਦੇ ਅੱਜਕਲ

OP Bansal ਉਹ ਜਿਆਦਾ ਵਧੀਆ ਇਹਦੇ ਨਾਲੋਂ the Jesus OP Bansal ਬੱਸ ਮੈਨੂੰ ਦੂਰ ਲੱਗਦਾ ਕਿ ਦੂਰ ਕਰਕੇ ਥੋੜਾ ਜਿਹਾ ਕਿ ਮੁਸ਼ਕਿਲ ਆ ਕਿ ਚਲ ਬਾਅਦ ਦੇ ਵਿੱਚ meeting ਵਗੈਰਾ ਹੁੰਦੀ ਆ ਮੈਂ ਹੁਣ ਤੈਨੂੰ ਪਤਾ ਤਾਂ ਹੈ ਕਿ ਨੋਕਰੀ ਕਰਦੀ ਆ ਉਹਦੇ ਕਰਕੇ ਮੈਨੂੰ ਜਾਣਾ ਔਖਾ ਲੱਗਦਾ ਨਹੀਂ ਨਹੀਂ ਇੰਨਾ ਵੀ ਕੋਈ ਉਹ ਨਹੀਂ ਵੀ ਉਹ ਇਹ ਹੈ ਵੀ madam ਨਾਲ ਬੰਦੇ ਦੀ ਹੋਈ ਹੋਵੇ ਤਾ ਬੰਦਾ ਜਾ ਤਾਂ ਸਕਦਾ ਅੱਧਾ ਪੋਣੇ ਘੰਟੇ ਦਾ ਰਸਤਾ ਇੰਨਾ ਵੀ ਨੀ ਕੋਈ ਵੱਡਾ ਕਿਉਂਕਿ ਇੱਥੇ ਹੈਗਾ ਇੰਨੀ capability ਹੈਗੀ ਹੈ ਕਿ ਇਹ ਕਰ ਸਕਦਾ ਉੱਥੇ ਜਾਕੇ

growth ਕਰੇ ਅੱਗੇ ਅੱਗੇ ਜਾਕੇ ਹੋਰ ਵਧੀਆ growth ਕਰੇ ਕਿਉਂਕਿ ਅੱਜ ਦਾ ਜਿਵੇਂ ਦਾ time ਆ ਉਹ ਚ ਚਾਹੀਦੀ ਆ growth ਆਪਾਂ ਨੂੰ

ਕਈ ਸਕੂਲਾਂ ਦੇ ਇਹ ਵੀ ਬਹੁਤ ਰੋਲੇ ਆ ਇਹ ਤਾਂ ਹੈਗਾ ਈ ਏ ਬਾਕੀ ਇਹੀ ਹੈ ਕਿ amreen zone ਜਿੱਥੇ ਚਲੋ ਪੜ੍ਹ ਰਿਹਾ ਇਹ ah

building ਕਰਕੇ ਵੀ ਕੁੱਝ ਬੱਚੇ ਕਰ ਜਾਂਦੇ ਨੇ ਕੀ ground ਨਹੀਂ ਹੈਗਾ ਖੇਲਣ ਨੂੰ ਉੱਥੇ

ਨਹੀਂ ਤਾ ਖੁਸ਼ਮੀਤ ਵੀ ਤਾਂ ਇਸ ਸਕੂਲ ਵਿੱਚ ਹੀ ਪੜੀ ਹੋਈ ਏ ਹਾਂ ਉਹ ਵੀ ਹੈਂ ਉਹ ਬਹੁਤ ਵਧੀਆ ਹੈਗੀ ਹੈ ਵਧੀਆ ਹੁਣ

ਬੱਚੇ ਤੇ ਵੀ ਹੁੰਦਾ ਹੈ ਕਿ ਉਹਨੇ ਕਿੱਦਾਂ ਉਹ ਕਰਨਾ ਆਪਣੇ ਆਪ ਨੂੰ develop

ਹਾਂ ਹੁਣ ਤੱਕ ਨਹੀਂ ਹੁਣ ਤੱਕ ਵੀ ਕਹਿੰਦਾ ਨਾ ਕਿ ਤੇਰਿਆਂ ਮੈਡਮਾਂ ਬੜੀਆਂ ਤਾਰੀਫਾਂ ਕਰਦੀਆਂ ਨੇ

ਕੀ ਰੋਜ਼ ਹੀ ਇਹ ਰੋਜ਼ ਹੀ ਆਕੇ ਕਹੁਗਾ ਕਿ ਤੇਰੀ ਮਾਨਸੀ madam ਆ ਇੱਦਾਂ ਕਹੁਗੀ ਕੀ ਹਾਂ ਖੁਸ਼ਮੀਤ ਬਹੁਤ ਵਧੀਆ student ਸੀਗੀ ਇੱਦਾਂ ਪੜਦੀ ਸੀ ਇੱਦਾਂ ਪੜ ਉਸਕਾ ਭਾਈ ਅਬ ਵੈਸਾ ਨਹੀਂ ਹੈਂ

ਇਹ ਇਹ ਅਸਲੀ ਚ ਇੱਕ ਇਹ ਵੀ ਗੱਲ ਹੈ ਇਹ ਆਪ ਨਹੀਂ ਅੱਗੇ ਵੱਧਦਾ

ਇਹ ਕਹਿੰਦਾ ਵੀ ਮੈਂ ਬੱਸ ਪਿੱਛੇ ਹੀ ਰਹਾ ਮੈਂ ਬੱਸ ਉੰਨਾ ਕ ਪੜ੍ਹਾਂ ਨਾ activity ਵਿੱਚ ਕੋਈ ਆਪ ਵੀ ਨਹੀਂ ਲੈਂਦਾ ਹਾਂ ਜਿਸ ਦਿਨ ਕੋਈ ਸਕੂਲ ਦੇ ਵਿੱਚ ਕੋਈ function ਹੁੰਦਾ ਕਹਿਦੂਗਾ ਮੈਂ ਨਹੀਂ ਜਾਣਾ ਹੈਗਾ ਕਿ ਮੈਂ madam ਨੂੰ ਮਨਾ ਕਰਤਾ madam ਨੇ ਮੈਨੂੰ speech ਬੋਲਣ ਨੂੰ ਕਿਹਾ ਤੇ ਮੈਂ ਮਨਾ

speech ਦਾ ਆਪ ਇਹਦੇ ਚ confidence ਹੀ ਨਹੀਂ ਆਂਦਾ level ਵੀ ਹਾਂ ਮੈਂ ਬੋਲ ਸਕਦਾ ਮੈਂ ਵਧੀਆ ਕਰ ਸਕਦਾ ਹੁਣ ਜਿਵੇਂ test ਹੁੰਦੇ ਆ ਕਈ ਹੁਣ ਕੱਲ ਕੋਈ test ਸੀ ਉਹਦੇ ਵਿੱਚ ਆਪਣੇ ਕੋਲ ਹੀ ਫਾਲਤੂ ਲਿਖ ਆਇਆ ਵੀ ਤੂੰ ਦੇਖ ਤਾਂ ਸਹੀ ma'am ਨੇ ਜਿਹੜੀ ਚੀਜ ਦਿੱਤੀ ਏ ਤੂੰ ਉਹ ਲਿਖ

ਕੱਲ ਆਪੇ sentence ਕਰ ਕਰ ਉਰੇ ਆਕੇ tuition ਤੇ ਬਹੁਤ ਵਧੀਆ ਕੀਤੇ ਹੈ ਤੇ ਉੱਥੇ ਦੇਖੇ ਨਹੀਂ ਹੈਗੇ ਵੀ madam ਨੇ ਕਿਹਾ ਕਿਹੜੀ ਚੀਜ ਸੀ ਤੇ ਮੈਂ ਕਰ ਕਿਹੜੀ ਦਿੱਤੀ ਉਹੀ ਆ ਨਾ confidence ਨਹੀਂ ਹੈਗਾ ਇਹਦੇ ਚ ਆਪਣੇ ਆਪ ਚ ਲੜਨ ਲਈ ਤਾ ਬਹੁਤ confidence ਹੈਂ ਇਹਦੇ ਵਿੱਚ

ਹੋਰ ਜਿੰਨਾ ਮਰਜੀ ਕੰਮ ਕਰਾਲੋ ਹੋਰ ਸਾਰਿਆ ਚ confidence ਹੈ ਕੱਲਾ madam ਦੇ ਸਾਹਮਣੇ ਜਾਕੇ ਨਹੀਂ ਇਹਦੇ ਤੋਂ ਬੋਲ ਹੁੰਦਾ ਹੈਗਾ

ਹਾਂ ਮੈਂ ਸਕੂਲ ਦੀ ਉਹ ਨਾ ਬਦਲਣ ਲਈ ਇਹਦੀ madam ਨਾਲ ਗੱਲ ਕੀਤੀ ਸੀਗੀ ਤੇ

ਆਇਆ ਸੀਗਾ ਕਹਿੰਦੀ ਨਹੀਂ ਕਿ ਥੋਨੂੰ ਕੀ ਦਿੱਕਤ ਹੈ ਮੈਂ ਕਿਹਾ ਮੈਨੂੰ ਸਭ ਤੋਂ ਬੜੀ ਦਿੱਕਤ ਇਹੀ ਹੈ ਕਿ building ਨਹੀਂ ਹੈ ਤੁਹਾਡੀ

ਬਾਕੀ ਦੇਖਦੇ ਹਾਂ ਇਹਦੇ papa ਨਾਲ ਗੱਲ ਕੀਤੀ ਸੀਗੀ ਕਹਿੰਦੇ ਗੋਬਿੰਦਗੜ ਦੂਰ ਪੈ ਜਾਂਦਾ ਕਿ ਬਾਕੀ ਦੇਖਦੇ ਆਂ ਕਿ ਮੈਂ ਤਾਂ ਸੋਚਦੀ ਹਾਂ ਕਿ ਨੇੜੇ ਤੇੜੇ

ਕਰ ਆਓ ਤਾ ਵਧੀਆ ਦੋ ਤਿੰਨ ਸਕੂਲਾ ਚ ਵਧੀਆ ਰਹੁਗਾ

strength ਜਿਆਦਾ ਹੋਊਗੀ ਇਹਨੂੰ ਵੀ ਪਤਾ ਲੱਗੂਗਾ ਕਿੱਦਾਂ ਮੈਂ ਕਰਨਾ ਕਿੱਦਾਂ ਨਹੀਂ ਹਾਂ competition ਹੋ ਜਾਂਦਾ ਨਾ ਬੜੇ ਸਕੂਲਾਂ ਦੇ ਵਿੱਚ ਤਾਂ hm ਉਸ ਚ ਪਤਾ ਲੱਗਦਾ ਵੀ ਹਾਂ ਸਾਡਾ ਬੱਚਾ ਕਿੱਥੇ stand ਕਰ ਰਿਹਾ ਫੇਰ ਆਪਣੇ ਬੱਚੇ ਨੂੰ ਵੀ ਹੁੰਦਾ ਮੈਂ ਵੀ ਅੱਗੇ ਹੋਰ ਵਧਾਂ ਮੈਂ ਹੋਰ growth ਕਰਾ ਹੋਰ growth ਕਰਾ ਆਪਣੇ ਆਪ ਚ hm ਇਹ ਤਾਂ ਹੈਗਾ ਈ ਏ ਚਲੋ ਦੇਖਦੇ ਹਾਂ ਹੋਰ ਹੋਰ ਕੋਈ ਇਹਦੀ

ਖੁਸ਼ਮੀਤ ਵੀ ਕਿਵੇਂ ਪੜ੍ਦੀਹ ਏ

ਆ ਗਿਆ ਵੀ ਹਾਂ ਹੁਣ ਮੈਂ ਕਰ ਸਕਦੀ ਹਾਂ ਇਹ ਚੀਜ਼ ਹਾਂ ਕਹਿੰਦੀ ਹੈ ਕਹਿੰਦੀ ਹੁਣ ਮੇਰੇ paper ਆ ਕਹਿੰਦੀ ਪਰਸੋ ਨੂੰ ਹੁਣ ਮੈਨੂੰ ਡਰ ਹੀ ਨਹੀਂ ਲੱਗ ਰਿਹਾ

ਹਾਂ ਜਿਹਦੀ ਤਿਆਰੀ ਹੋਵੇ ਉਹਨੂੰ ਕੀ ਡਰ ਲੱਗਨਾ hm ਉਹਨੂੰ ਕਿ ਡਰ ਲੱਗਣਾ ਜਿਵੇਂ ਜਿੱਥੋ ਮਰਜੀ paper ਆ ਜੇ ਹੁਣ ਉਹਨੇ ਹੋਰ sample paper ਤਿਆਰ ਕਰੇ ਹੋਏ ਨੇ ਸਾਰੇ ਹੁਣ hm ਉਹ ਤਾਂ ਹੈਗਾ ਹੀ ਹੈ ਬੱਚਾ ਕਿੰਨਾ ਕੁ ਪੜ੍ਹ ਲੇਗਾ ਕੁੱਝ ਛੁੱਟੀਆਂ ਵਿੱਚ ਉਹਨਾ ਨੇ ਇੰਨੀਆਂ ਦਿੱਤੀਆਂ ਨੇ

ਚੱਲੋ ਸਕੂਲਾਂ ਬਾਰੇ ਤਾਂ ਦੇਖਦੇ ਹਾਂ ਵੈਸੇ ਤਾਂ ਹੈ ਤਾ ਸਾਰੇ ਸਕੂਲ ਇੱਕੋ ਜਿਹੇ ਆ ਬੱਚੇ ਕਈ

ਸਰਕਾਰੀ ਸਕੂਲ ਦੇ ਵਿੱਚ ਵੀ ਪੜ੍ਹਨਾ ਹੋਵੇ ਤਾਂ ਉਹਨੇ ਬੱਚਾ ਉਹ ਵੀ ਬਹੁਤ

ਹਾਂਜੀ ਉੱਥੋ ਵੀ ਵਧੀਆ ਕੋਈ doctor ਬਣਦਾ ਕੋਈ engineer ਕੋਈ ਕੁੱਝ ਹਰ ਕੋਈ ਬਣਦਾ ਹੀ ਹੈ ਇਹ ਤਾਂ ਹੈ ਨੀ ਆਪਾਂ private ਸਕੂਲ ਨੂੰ ਕਹੀਏ ਇਹ ਤਾ ਬੱਚਾ ਪੜ੍ਹਨ ਆਲਾ ਹੋਣਾ ਚਾਹੀਦਾ ਜਿੱਥੇ ਮਰਜੀ ਪੜ੍ਹ ਲਵੇ

ਚਲੋ ਠੀਕ ਹੈ ਬਾਕੀ ਹੈਂ ਬਾਕੀ ਫਿਰ ਮੈਂ ਤੁਹਾਨੂੰ ਸੋਚ ਕੇ ਦੱਸਦੀ ਆਂ ਬਾਕੀ ਇਹਦੇ ਹੁਣ

ਕਦੋਂ ਕਿੰਨੀ ਤਰੀਕ ਤੋਂ ਸ਼ੁਰੂ ਆ

ਬਾਕੀ ਤਿਆਰੀ ਹੈਗੀ ਆ ਇਹਨਾਂ ਦੀ

ਤਿਆਰੀ ਮਨਨ ਦੀ ਵੀ ਹਾਂਜੀ ਮਨਨ ਦੀ ਤਾਂ ਹੈਗੀ ਆ

ਚੱਲ ਰਹੇ ਪਰ ਨੰਬਰ ਤਾਂ ਬਹੁਤ ਸੋਹਣੇ ਲੈਕੇ ਆ ਰਿਹਾ ਹੁਣ ਬੱਸ english ਚ ਹੀ ਹੈ ਉਹ ਹੁਣ ਮੈਂ ਇਹਨੂੰ ਕਿਹਾ ਕੱਲ ਵੀ ਡਾਂਟੀ ਆਂ ਮੈਂ ਕਿਹਾ ਵੀ ਇੱਦਾਂ ਨੀ ਕਰਨਾ ਹੈਗਾ ਵੀ ਪਹਿਲਾ ma'am ਤੋਂ ਪੁੱਛ ਵੀ madam ਬੋਲਿਆ ਕਿਆ ਤੇ ਤੂੰ ਲਿਖ ਕੁੱਝ ਹੋਰ ਰਿਹਾ

ਤੁਹਾਡੇ ਕੋਲ ਪੜ੍ਹਨ ਲਈ ਬਾਕੀ ਸਕੂਲ ਬਾਰੇ ਤਾਂ ਇਹਦੇ papa ਨਾਲ ਗੱਲ ਕਰਕੇ ਦੇਖਦੀ ਆਂ ਮੈਂ

ਕਰਲੋ visit ਕਰਲੋ ਸਕੂਲ ਚ ਫੇਰ ਦੇਖੋ ਕੀ ਕਰਦੇ ਆ

ਆ ਤੁਸੀਂ bridal ਤਿਆਰ ਕਰ ਲੈਂਦੇ ਓ

ਮਤਲਬ ਕੀ bridal ਚ ਮਤਲਬ ਕੀ ਤੁਸੀਂ ਆਪਣਾ ਈ ਲੈਂਦੇ ਓ gown ਲੈਣੇ ਆ

ਲਹਿੰਗਾ ਹੁਣ ਜਿਵੇਂ ਦੇਖੋ ਮੇਰੇ ਕੋਲ ਵੀ ਹੈਗੇ ਨੇ ਲਹਿੰਗਾ ਜਾਂ ਤੁਸੀਂ ਦੇਖ ਲਿਉ ਇੱਕ ਵਾਰੀ ਆ ਕੇ ਜੇ ਤੁਹਾਨੂੰ ਪਸੰਦ ਆਂਦੇ ਏ ਮੇਰੇ ਕੋਲ ਲਹਿੰਗੇ ਤਾਂ ਠੀਕ ਏ ਨਹੀਂ ਤਾਂ ਤੁਸੀਂ ਆਪਣਾ ਵੀ ਲੈ ਕੇ ਆ ਸਕਦੇ ਓ ਅੱਛਾ ਤੁਸੀਂ bridle ਕਿੰਨੇ ਕਿਵੇਂ ਤਿਆਰ ਕਰਦੇ ਓ ਮਤਲਬ ਕਿਸ ਕਿਸ type ਚ ਮਤਲਬ bridle makeup ਹੋ ਗਿਆ ਹਨਾ ਤੇ ਆਪਾਂ bridle mehendi ਵੀ ਲੱਗਾ ਲੇਂਦੇ ਆ ਤੇ ਪੈਰਾ ਚ mehendi ਹੋ ਗਈ

ਇਹੀ ਉਹ mehendi ਹੋ ਗਿਆ ਮਤਲਬ ਕੀ ਸਭ ਤੋਂ ਪਹਿਲਾਂ ਤਾਂ mehendi ਲੱਗਣੀ ਪੈਣੀ ਹੈ ਨਾ

ਹਾਂਜੀ ਪਹਿਲਾਂ ਤਿੰਨ facial ਹੁੰਦੇ ਏ ਆਪਣੇ

ਤੇ ਉਸ ਤੋਂ ਬਾਅਦ ਫੇਰ mehendi ਹੋ ਗਈ ਹਨਾ

ਪਹਿਲਾਂ ਹਾਂਜੀ ਜਿੱਦਾ ਮਤਲਬ ਭੱਠੀ ਚੜਦੇ ਹੁੰਦੇ ਜਿਵੇਂ ਕਹਿ ਦਿਨੇ ਹੁਣੇ ਆ ਆਪਾਂ ਉਸ ਦਿਨ mehendi ਲੱਗਾਣੀ best ਰਹਿੰਦੀ ਏ ਫ਼ਿਰ ਰੰਗ ਆ ਜਾਂਦਾ mehendi ਦਾ

ਤੁਸੀਂ ਜਿਵੇਂ bridal ਕਈ ਤਾਂ ਕੂਹਣੀ ਤੋਂ ਲੱਗਵਾਂਦੀਆ ਨੇ

ਕਈ ਆਪਣੇ shoulder ਤੋਂ ਵੀ ਲੱਗਵਾਂ ਦੀਆ ਨੇ

ਮਤਲਬ ਜੇ bridal ਆ decide ਕਰਦੀ ਏ ਬੀ ਆਪਾਂ ਨੇ mehendi ਕਿੱਦਾ ਦੀ ਲੱਗਵਾਣੀ ਏ ਤੁਸੀਂ bridal ਦੇ ਵਿੱਚ ਮਤਲਬ ਕੀ ਜੇ ਮੈਂ ਵੀ ਲਵਾਉਂਦੀ ਆ bridal ਦੇ ਵਿੱਚ ਆ ਜਿਹੜੇ photo ਤਸਵੀਰ ਵੀ ਲਾਉਣੇ ਓ ਹਾਂਜੀ ਹਾਂਜੀ ਉਹ ਜਿਵੇਂ ਆਪਾਂ ਉਹਦੇ ਵਿੱਚ ਦੁਹਲਾ ਦੁਹਲਣ ਦੀ ਤਸਵੀਰ ਹੋ ਜਾਂਦੀ ਏ ਨਾ

ਬਣਾਉਂਦੇ ਆ ਆਪਾਂ ਤੇ ਉਹ ਵੀ ਬਣਾ ਲੈਂਦੇ ਆ ਤੇ ਉਹਦੇ ਵਿੱਚ ਕਿਵੇਂ ਮਤਲਬ ਕਿਵੇਂ ਉਹ ਕਰਦੇ ਆ ਜਿਵੇਂ ਕੋਈ color ਵਾਲੀ mehendi ਹੋ ਜਾਂਦੀ ਹੈ colorful ਵਾਲੀ mehendi ਨੀ ਹੁੰਦੀ ਹੈਗੀ ਜਿਵੇਂ ਹਾਂਜੀ ਹੁੰਦਿਆ ਨੇ ਜੀ colors ਵਾਲੀ ਵੀ color ਵਾਲੀ ਕਿਸ ਤਰਾਂ

ਅੱਛਾ HD mehendi ਹੁੰਦੀ ਏ ਉਹ ਵਾਲੀ

ਹਾਂਜੀ ਉਹ ਤਾਂ ਮੇਂ ਜਿਵੇਂ ਆਪਾਂ ਨਾ ਜਿਵੇਂ simple mehendi ਲਗਾ ਕੇ ਜਿਵੇਂ black mehendi ਲਗਾ ਕੇ ਆਪਾਂ ਹਨਾ

ਜਿਵੇਂ ਆਪਾਂ ਵਿੱਚ fill ਕਰਦੇ ਆ ਤਾਂ ਆਪਾਂ color ਵਾਲੀ mehendi ਨਾਲ ਆਪਾਂ fill ਕਰ ਸਕਦੇ ਆ

colorful ਵਾਲੀ mehendi ਹੁੰਦੀ ਏ ਤੇ ਉਹਨੂੰ ਬੱਸ HD mehendi ਕਹਿ ਦਿੰਦੇ ਆ ਜਿਵੇਂ ਵੀ ਆਪਾਂ ਮਤਲਬ ਕੋਈ color ਵਿੱਚ add ਕਰ ਜਿਵੇਂ ਆਪਾਂ simple ਹਰੀ mehendi ਲੱਗਾਣੇ ਆ ਠੀਕ ਆ